ਜਿਸ ਅਖੌਤ ਨੂੰ ਅਸੀ ਭਾਰਤੀ ਕਹਿੰਦੇ ਆ, ਉਹੋ ਅਰਬੀ ਨਿਕਲ ਆਉਂਦੀ ਹੈ। ਜਿਸ ਨੂੰ ਫਰਾਂਸੀਸੀ ਸਮਝ ਦੇ ਆ ਉਹ ਇਤਾਵਲੀ ਸਾਬਤ ਹੁੰਦੀ ਹੈ। ਜਿਸ ਨੂੰ ਜਨਾਨੀ ਸਮਝ ਦੇ ਆ, ਉਹ ਅਖਾਣ ਕਿਧਰੋ ਹੋਰੋਂ ਆਇਆ ਹੁੰਦਾ ਹੈ। ਹਰ ਸਮਾਜ ਦੀਆਂ ਕਦਰਾਂ-ਕੀਮਤਾਂ ਸਮੁਚੀ ਮੁਨੱਖੀ ਨਸਲ ਅਤੇ ਵਿਸ਼ਵ ਦੀਆ ਕਦਰਾਂ-ਕੀਮਤਾਂ ਦਾ ਭਾਗ ਹੁੰਦੀਆਂ ਹਨ। ਜਿਵੇ ਮੁਨੱਖੀ ਜ਼ਿੰਦਗੀ ਜਾਂ, ਪਸ਼ੂ ਵਿਹਾਰ ਦਾ ਕੋਈ ਪੱਖ ਅਜਿਹਾ ਨਹੀਂ ਹੈ। ਜਿਸ ਬਾਰੇ ਡੁਕਵੀ ਅਖੌਤ ਨਾ ਹੋਵੇ। ਜ਼ਿੰਦਗੀ ਦਾ ਕੋਈ ਰੰਗ ਜਾਂ ਰੂਪ ਅਜਿਹਾ ਨਹੀਂ ਹੈ। ਜਿਹੜਾ ਇਹਨਾਂ ਵਿੱਚ ਪੇਸ਼ ਨਾ ਹੋਇਆ ਹੋਵੇ।

hello ਜੈਨਸੀ ਦੀ ਜੈਨਸੀ ਦੀ ਹੋਰ ਕੀ ਹਾਲ ਆ ਜੈਨਸੀ ਦੀ ਜੈਨਸੀ ਮੈਂ ਕਿਹਾ ਕੀ ਹਾਲ ਵਾਂ ਠੀਕ ਠਾਕ ਆ ਤੁਸੀਂ ਸੁਣਾਓ ਹਾਂਜੀ ਹਾਂਜੀ ਠੀਕ ਠਾਕ ਐ ਨਿਆਣੇ

ਚਲੋ ਠੀਕ ਹੀਂ ਚਾਹੀਦਾ, ਹੋਰ ਹਮ

ਚੱਲ ਭੈਣੇ ਚੰਗਾ ਈ ਆ ਹਮ ਹੋਰ ਆਹ ਵੇਹਲਿਆ ਕਿਹੜਾ ਸਰਦਾ ਬਹਿ ਕੇ ਨਾ ਨਾ ਵੇਹਲਿਆ ਦਾ ਕਿੱਥੇ ਸਰਦਾ ਵਾਂ ਗਾਹਾਂ ਮਹਾ ਕੰਮ ਧੰਦਾ ਕਰਦਿਆ ਈ ਘਰਾਂ ਦੇ ਕਿੰਨੇ ਖਰਚੇ ਨੇ

ਹਾਂ ਡਈ ਸੀ ਆਟਾ ਗੁਨਣ ਡਈ ਸੀ ਪਕਾਉਂਦੀ ਸੀ ਟੈਮ ਵੀ ਵਾਵਾਂ ਹੋਗਿਆ ਵਾਂ ਆਹੋ ਮੈਂ ਵੀ ਆਖਣ ਡਈ ਸੀ ਮੈਂ ਕਿਹਾਂ ਆਲੂ ਬਤਾਉ ਬਣਾਉਂਦੀ ਆ ਭਾਈ ਤੋਂ ਲੈ ਕੇ ਬਤਾਉ ਅੱਛਾ ਬਣਾਉਣੀ ਐ ਹਜੇ ਸਬਜ਼ੀ ਆਹੋ ਹਜੇ ਤੇ ਮੈਂ ਕੁਸ਼ ਵੀ ਨੀ ਕੀਤਾ ਤੇ ਲਮੇ ਪਏ ਆ ਤੇ ਲਮੇ ਪੈ ਕੇ ਮੁੜ ਕੇ ਨੂੰ ਉਠ ਕੇ ਅੱਛਾ ਅੱਛਾ ਚੱਲ ਕੋਈ ਨੀ ਲਾਗੇ ਤੜਕਾ ਲਾ ਕੇ ਨਾਲੇ ਈ ਆਟਾ ਗੁਨ ਲਈ ਚੱਟ ਬਣ ਜਾਣੀ ਆਹੋ ਓਨੇ ਚ ਬੱਬਲੂ ਨੇ ਤੇ ਨੇਰੇ ਆਉਣਾ ਹੋਣਾ ਆਹੋ ਨੋਂ ਵਜੇ ਆਉਂਦਾ ਅੱਠ ਸਾਢੇ ਅੱਠ ਵਜੇ ਨੋਂ ਵਜੇ ਆਹੋ ਉਦੋਂ ਨੂੰ ਕੰਮ ਕਰ ਲੈਣਾ ਤੂੰ ਹਮ ਹੋਰ ਸੁਣਾ ਫੇਰ ਗੁਆਡੀਆ ਦੀ ਸੁਣਾ ਹਾਂ ਠੀਕ ਗੁਆਡੀ ਠੀਕ ਆ ਸੁੱਤੇ ਪਏ ਆ

ਗੁਆਡੀ ਤੇ ਕਿਸੇ ਨਾਲ਼ ਸਿੱਧੇ ਮੁਹ ਨੀ ਕੁੰਦੇ ਦੇ ਆਹੋ, ਨਹੀਂ ਨਹੀਂ ਉਹਨੇ ਕਿੱਥੇ ਹੁਣਾ ਸਿੱਧੇ ਮੁਹ ਉਦੋਂ ਚੱਲ ਮਾੜਾ ਮੋਟਾ ਘਰ ਆ ਜਾਂਦੀ ਸੀ ਹੁਣ ਉਹ ਵੀ ਨੀ ਆਉਂਦੀ ਆਹੋ

ਆਹੋ ਆਹੋ ਉਸ ਤਰਾ ਮਾਸੀ ਦੀ ਬਾਤ ਨੀ ਪੁੱਛਦੀ ਕਿੱਦਾਂ ਕਰਦੀ ਹੁੰਦੀ ਸੀਗੀ ਪੂਜਾ ਆਹਾਂ

ਹੁਣ ਕੁਆਦੀਆ ਵੀ ਨੀ ਅਗਲੀਆ ਜੇ ਹੁੰਦਾ ਮਾੜਾ ਮੋਟਾ ਮਗਰ ਨਾ ਆਉਂਦੀ ਕਾਕਾ ਵੇਖਣ ਸਾਡਾ ਹਮ ਚਾਹੀਦਾ ਸੀ ਆਉਣਾ ਵੇਖਿਆ ਨੀ ਉਹਨੇ ਉਹਦੇ ਉਦੋ ਦਾ ਨਹੀਂ ਘਰ ਤੇ ਆਈ ਸੀ ਮੈਂ ਕਿਹਾਂ ਗੁਰਦਾਸਪੁਰ ਨਾ ਆਉਂਦੀ

ਹੈਂ ਘਰ ਤੇ ਲਿਆਂਦਾ ਸੀ ਜਿਦਨ ਆਈ ਸੀ ਤੇ ਆਟਾ ਦੋਆ ਕੁ ਦਿਨਾਂ ਦਾ ਕਰ ਲਿਆਉਂਦੀ ਸੀ ਨਹੀਂ ਉਹ ਤੇ ਮਗਰ ਜਾਣਾ ਚਾਹੀਦਾ ਸੀ ਇਹਨੁ ਆਹੋ ਚੱਲ ਇਨ ਤੈਨੂ ਪਤਾ ਵੀ ਐ ਮੈਂ ਕਿੰਨਾ ਕਰਦੀ ਰਹਿ ਆ ਦਫਾ ਮਾਰ ਇਹ ਨੀ ਯਾਰ ਕਿਸੇ ਦੀ ਆਪ ਏਹੀ ਕਰਿਆ ਕਰ ਤੂ ਆਹੋ ਨਹੀਂ ਨਹੀਂ ਫਿਰ ਇਸ ਤਰਾ ਈ ਕਿ ਵੀਰੋ ਦੇ ਮਗਰ ਲੱਗੀ ਹੁਣ ਹੁਣ ਵੀਰੋ ਬਣਾਈ ਸਖੀ ਆਹੋ ਆਹੋ ਕੋਈ ਨੀ ਉਹ ਵਿਕਣ ਲੱਗੇ ਟੈਮ ਨੀ ਲਾਉਂਦੀ ਵੀਰੋ ਤੈਨੂ ਪਤਾ ਈ ਐ ਸਾਤੇ ਇਹਨਾਂ ਦਿਨਾ ਚ ਤਾਂ ਨੀ ਲੜਾਈ ਹੁੰਦੀ ਏਹਦੀ ਟਿੰਡ ਤੇ ਰਿੜਦੀ ਹੁੰਦੀ ਐ ਤੈਨੂ ਪਤਾ ਈ ਇਹਦਾ ਹਮ ਹੋਰ ਹੋਰ ਸੁਣਾ ਹਾਂ ਠੀਕ ਠਾਕ ਵਾਂ ਹੁਣ ਗਰਮ ਪਾਣੀ ਬਣਾਈਏ ਖਾ ਕੇ

ਵੇਹਲਿਆ ਨੇ ਕੀ ਕਰਨਾ ਵਾਂ ਗਾ ਕੁਸ਼ ਨਾ ਕੁਸ਼ ਤਾਂ ਕਰਨਾ ਈ ਆ ਆਹੋ ਇਹਨੇ ਖਰਾ ਕੰਮ ਵੀ ਰੱਖਿਆ ਕਿ ਇੱਕ ਦੋ ਘਰਾ ਦਾ ਕੀ ਨਹੀਂ, ਜਿੰਦੀ ਨੇ ਕੰਮ ਵੀ ਰੱਖਿਆ ਖਰੇ ਇੱਕ ਦੋ ਘਰਾਂ ਦਾ ਜਿੰਦੀ ਨੇ ਮੈਂ ਕਿਹਾਂ ਕੰਮ ਵੀ ਰੱਖਿਆ ਖਣੀ ਇੱਕ ਦੋ ਦਿਨ ਦਾ ਤਿੰਨਾ ਘਰਾਂ ਦਾ ਵਾ

ਇੱਕ ਇਹਨਾਂ ਅਹ ਜਿਹੜੇ ਬਾਹਰ ਗਏ ਆ ਕੰਟੇ ਹੁਣੀ, ਇਹਨਾਂ ਦਾ ਤੇ ਇੱਕ ਆਹ ਜਿਹੜੀ ਜੂੜਾ ਬੰਨਦੀ ਆ ਕੀ ਇਹਦਾ ਨਾਮ ਆਹੋ ਆਹੋ ਨਹੀਂ ਮਾਣੇ ਹੁਣੀ ਨੀ ਜਿਹੜੇ ਆਹ ਪਮੀ ਹੁਣਾ ਕੇ ਲਾਗੇ ਆ ਨਿਹੰਗ ਨਿਹੰਗ ਚਲੋ ਜਿੱਦਾ ਟੈਮ ਪਾਸ ਹੋਈ ਜਾਂਦਾ ਠੀਕ ਆ ਆਹੋ ਪੈਸੇ ਵਧੇਰੇ ਬਣ ਜਾਂਦੇ ਆ ਉਹ ਕਿਹੜਾ ਘਰ ਦਿੰਦੀ ਹੁਣੀ ਆ ਉਹ ਆਪਣੇ ਜਮਾ ਕਰਾਈ ਜਾਂਦੀ ਐ ਉਹਣੂ ਕੀ ਲੋੜ ਘਰ ਦੇਣ ਦੀ ਕੁੜੀ ਨੂ ਦੇਈ ਜਾਂਦੀ ਹਮ ਹੈਂ ਜੋੜੀ ਜਾਂਦੀ ਐ ਪੈਸੇ ਘਰ ਹੁਣ ਉਹਦੇ ਸਿਰ ਹੁੰਦੀ ਹੁਣੀ ਆ ਕੁੜੀ ਕੁੜੀ ਗੁੱਸੇ ਨਰਾਜ਼ ਆਈਦੀ ਐ ਉਹਨੂੰ ਕਿੰਨੇ ਦਿਨ ਪੰਦਰਾਂ ਕੁ ਦਿਨ ਹੋਗੇ ਆਈ ਨੂੰ ਆਈ ਦੀ ਉਹਨੂੰ ਤੇ ਕਿੰਨੇ ਦਿਨ ਹੋਗੇ ਆਈ ਨੂੰ ਹਮ ਅਹ ਮੈਂਨੂੰ ਨੀ ਫਿਰ ਪਤਾ ਨਾ ਮੈਂ ਕਦੀ ਗਈ ਤੇਰੇ ਹੁੰਦਿਆ phone ਦੇ ਵਿੱਚ ਡਇਆ ਸੀ ਸੀ ਲੜਨ ਆਪਣੇ ਪਰਉਣੇ ਨਾਲ਼ ਖਰਾ ਕਿ ਸੱਸ ਨਾਲ਼ ਡਈ ਸੀ ਲੜਨ phone ਚ ਕੱਲ ਅੱਛਾ ਵੇਖਲਾ ਜੇ ਆਪਣਿਆ ਮਰਜ਼ੀਆ ਈ ਕੀਤੀਆਂ ਵਿਆਹ ਜਦੋਂ ਪੱਲੀ ਦਾ ਵਿਆਹ ਸੀ ਉਦੋਂ ਦੀ ਆਈ ਓ ਅਹ

ਤਿਨੀ ਚੁਹ ਥਾਈ ਬੈਠੀ ਐ ਤੇ ਆਪਣੀਆ ਮਰਜ਼ੀਆ ਈ ਕੀਤੀਆ ਐ ਜਿਹੜਾ ਬੰਦਾ ਆਪਣੀਆ ਮਰਜ਼ੀਆ ਕਰਦਾ ਉਹ ਪਛਤਾਉਂਦਾ ਈ ਆ ਪਛਤਾਉਂਦਾ ਵੀ ਹੈਗਾ ਈ ਆਹ ਹਮ ਕੁੜੀ ਤੇ ਉਹ ਵੀ ਨਾ ਘੁਲਦੀ, ਨਾ ਬੋਲਦੀ, ਨਾ ਖੇਡਦੀ, ਨਾ ਹੱਸਦੀ ਆਹੋ ਕੁੜੀ ਤੇ ਕਖ ਵੀ ਨੀਗੀ ਜੇ ਹਮ ਅੜੀਏ ਜਦੋਂ ਮਾੜੀਆ ਗੱਲਾ ਦਾ ਮਾੜਾ ਈ ਨਤੀਜਾ ਮਿਲਦਾ ਬੰਦੇ ਨੂੰ ਅਹ ਚੱਲ ਕੀ ਲੋੜ ਵਾਂ ਹੈ ਕਿ ਨਹੀਂ

ਆਹੋ ਤੇ ਹੋਰ ਲੋੜ ਈ ਨੀ ਮਤਲਬ ਨੀ ਅਹ ਹੋਰ ਜਿੱਦ ਕੋਈ ਚੱਲੇ ਉਦਾ ਚੱਲ ਪਈ ਦਾ ਆ ਉਦਾ ਈ ਉਦਾ ਈ ਉਦਾ ਈ ਠੀਕ ਆ ਹੁਣ ਸਮਾਂ ਕਿਹੜਾ ਜਾਣ ਡਿਆ ਵਾ

ਅਮ ਆਪੋ ਆਪਣੇ ਨੀ ਬਣਨ ਡਏ ਤੇ ਦੂਜਾ ਕਿਹਦਾ ਬਣਨ ਡਿਆ ਕੋਈ ਹਮ ਬੇਲੀ ਵੀ ਇਹੋ ਗੱਲ ਈ ਕਹਿੰਦਾ ਵੇ ਜੇ ਇੱਥੇ ਚਾਚੇ ਤਾਏ ਤੇਰੀ ਬਾਤ ਨੀ ਪੁੱਛਦੇ ਤੇ ਇੱਥੇ ਪਿੰਡ ਚ ਕੀ ਰਹਿ ਕੇ ਕਰਨਾ ਇਹਦੇ ਤੋਂ ਤਾਂ ਬਾਹਰ ਜੋ ਲੋਕੀਂ ਵੱਧ ਇੱਜ਼ਤ ਕਰਦੇ ਪਰ ਕਰਦੇ ਸਹੀ ਆ ਪਤਾ ਕੀ ਗੱਲ ਆ ਪਰ ਪਿੰਡ ਪਿੰਡ ਈ ਹੁੰਦਾ ਤੈਨੂ ਪਤਾ ਈ ਆ ਉੱਥੇ ਵੀ ਉਹਦਾ ਪਿੰਡ ਈ ਐ ਇੱਕ ਹਿਸਾਬ ਦਾ ਜਿੰਨੀ ਉਹਦੀ ਇੱਜ਼ਤ ਮਾਨ ਉੱਥੇ ਹੁੰਦੀ ਐ ਅਹ ਚੱਲ ਚੰਗੀ ਗੱਲ ਵਾ ਮਾੜੀ ਥੋੜਾ ਕਿਹੜੀ ਜਗਾ ਰਹਿੰਦਾ ਹੁਣ ਮੈਂ ਕਿਹਾਂ ਕਿਹੜੀ ਜਗਾ ਰਹਿੰਦਾ ਕਿਹੜੀ ਜਗਾ ਰਹਿੰਦਾ

ਅਮਨ ਇੱਕ ਘਰ ਦਾ ਕੰਮ ਕਰਦੀ ਪੰਜ ਹਜ਼ਾਰ ਰੁਪਿਆ ਲੈਂਦੀ ਆ ਅਹ ਤੇ ਟਰਾਲੀ ਟ੍ਰੈਕਟਰ ਕੋਲ ਈ ਆ

ਅੱਛਾ ਅੱਛਾ ਚੱਲ ਵਧੀਆ ਵਧੀਆ ਲੱਗਾ ਰੰਗ ਤੇ ਪੰਜ ਸੋਂ ਰੁੱਪਈਆ ਲੈਣ ਡਿਆ ਕੰਮ ਤੇ

ਮੁੰਡਾ ਵੀ ਲਾਇਆ ਉਹਨੇ store ਤੇ ਮੁੰਡਾ ਵੀ ਜਾਂਦਾ ਨਹੀਂ ਇੱਕੋ ਦਾ ਐ

ਮੁੰਡਾ ਵੀ ਲਾਇਆ ਉਹਨੇ store ਤੇ ਡਾਕਟਰ ਦੇ ਦਵਾਈਆਂ ਆਲੇ store ਤੇ ਹੋਰ hello hello hello hello

ਇੱਕੋ ਜਿਹੀ ਆਵਾਜ਼ ਕੱਢੀ ਜਾਂਦੇ, ਤਿੰਨਾਂ ਨੇ ਇਕੋ ਜਿਹੀ ਆਵਾਜ਼ ਕੱਢੀ ਹੈ। ਮੈਂ ਕਿਹਾ ਪ੍ਰਿਆ ਨੂੰ ਅੱਜ ਕਿਤੇ ਗੱਲਬਾਤ ਸੁਣ ਲਈਏ, ਪ੍ਰਿਆ ਕੋਲ ਬੜਾ ਚਿਰ ਹੋ ਗਿਆ ਵਾ।

ਨਹੀਂ ਹੁਣ ਵੱਡੀ ਮੰਮੀ ਦੂਜੇ ਦਬਕੇ ਨਾਲ ਗੱਲ ਕਰਨੀ, ਏਦਾਂ ਕਿਹਾ ਕਰ, ਮੈਂ hello ਕਹਿੰਦੀ ਹਾਂ ਆਹੋ hello ਕਹਿੰਦੀ ਹਾਂ ਅਤੇ ਫੇਰ ਮੁੜਕੇ ਅਗਲੇ ਨੇ ਕਹਿਣਾ ਕਹੀ ਜਾ, ਸਾਨੂੰ ਕਿਉਂ ਦੱਸਣ ਦੇਈਂ ਹੈਂ।

ਹਾਂ ਹੋਰ ਹੋਰ ਵਧੀਆ ਬਸ ਤੁਸੀਂ ਸੁਣਾਉ। ਬਸ ਠੀਕ ਹੈ ਵਧੀਆ ਸਾਡਾ ਵੀ

ਮੈਂ ਦੇਈਂ ਹਾਂ, ਪਹਿਲਾਂ ਦੇਈਂ ਹਾਂ ਮਾਮੀ ਤੇਰੀ ਨੂੰ ਫੋਨ ਕਰਨ ਘਰ

ਤੇ ਮੈਂ ਦੇਈਂ ਕਹਿਣ ਮੈਂ ਕਿਹਾ ਖਨੀ ਕਮੇਟੀ ਸੀ ਸਾਡੀ ਦੇਣ ਵਾਲੀ ਅਤੇ ਮੈ ਕਿਹਾ ਖੜੀ ਕਮੇਟੀ ਮੇਰੀ ਤੇ ਕਹਿਣ ਦੇਈ ਦੇ ਦਿੱਤੀ ਹੈ, ਇਹਦੇ ਕੋਲੋਂ ਮੈਂ ਲੈਣੇ ਸੀ ਪੈਸੇ ਅਤੇ ਕਹਿਣ ਦੇਈ ਦੇ ਦਿੱਤੀ ਹੈ, ਮੈਂ ਤਾਹੀਉਂ ਨਹੀਂ ਫੋਨ ਕੀਤਾ।

ਹੁਣ ਫੜ੍ਹਣੀ ਪਈ ਹੈ ਘਰ ਦੇ ਆਉਣ ਸਾਨੂੰ

ਆਹੋ ਪਹਿਲਾ ਵੇਖ ਲਾ ਕਿਦਾ ਕਰਦੀਆਂ ਰਹੀਆਂ ਸਾਡੇ ਨਾਲ ਜਿੰਨਾ ਚਿਰ ਮੈਂ ਪੈਸਾ ਧੇਲਾ ਦਿੰਦੀ ਰਹੀਂ ਬਥੇਰਾ।

ਮਤਲਬ ਦੇ ਹੀ ਹੁਣ ਲੋਕੀ ਰੱਖਦੇ ਹੈ

ਮਤਲਬ ਦੀ ਮਾਂ ਪਿਉ ਤੋਂ ਬਿਨਾ ਜਿਹੜੇ ਰਿਸ਼ਤੇ ਹੈ ਨਾ ਉਹ ਮਤਲਬ ਤੱਕ ਮਤਲਬ ਦੇ ਹੈ ਬਾਅਦ ਚ ਜਿਹੜੇ ਹੁੰਦੇ ਮਾਂ ਪਿਉ ਤੋਂ ਬਾਅਦ ਚ

ਜੇ ਭਰਾ ਚੱਜ ਦੇ ਹੁੰਦੇ ਤਾਂ ਉਹਨਾ ਨੂੰ ਜਨਾਨੀਆ ਮਗਰ ਲਾ ਲੈਂਦੀਆਂ ਬਸ । ਚੱਲ ਕੋਈ ਨਹੀਂ, ਬੜਾ ਕਰਦੀ ਰਹੀ, ਨਿੱਕੀ ਮੇਰੇ ਨਾਲ, ਪਰ, ਜਦੋ ਹੁਣ ਉਹ ਸਾਡੀ ਵਾਲੀ ਛੋਟੀ ਨਾਲ ਕਰਦੇ ਨਹੀਂ, ਇਹ ਛੋਟੀ ਬੇਚਾਰੀ ਨਾਲ ਗੱਲਾਂ-ਬਾਤਾਂ ਕਰਦੇ ਤੇ ਫੇਰ ਹੈ ਤੇ ਆਜਾ ਕਿ ਉਹ ਹੀ ਮੇਰੀ ਭੈਣ ਵਾਂ, ਇਹ ਉਹ ਉਦੋਂ ਉਹਨੂੰ ਮਿਲਣ ਗਿਲਣਾ ਤੇ ਉਹਨੂੰ ਗੱਲਾਬਾਤਾਂ ਕਰਦੇ ਤੇ ਫੇਰ ਮੇਰੇ ਨਾਲ ਕੀਤੇ ਦਾ ਕੀ ਫਾਇਦਾ ਇਹਨਾ ਦਾ ਹੁਣ ਵੱਡੀ ਮਾਮੀ ਦਾ ਵੱਡੀ ਦਾ ਤੈਨੂੰ ਪਤਾ ਹੀ ਆ ਆਹੋ ਮੇਰੇ ਨਾਲ ਤਾਂ ਕਰਦੀਆਂ ਵਾਂ ਕਿ ਮੈਂ ਜਿਹੜੀ ਚੀਜ਼ ਮੂੰਹ ਚੋਂ ਕੱਢਦੀਆਂ, ਉਹ ਦੇ ਕੇ ਆਉਂਦੀ ਹਾਂ, ਹੈ ਨਾ ਜਿਦਾਂ ਮਰਜ਼ੀ ਵੀ ਆਹੋ

ਮੇਰੇ ਨਾਲ ਉਡਾਉਂਦੀਆਂ ਉਡਾਉਂਦੀਆਂ ਰਹਿੰਦੀਆਂ ਵਾਂ ਤੇ ਹੂੰ

ਆਹੋ ਬਥੇਰਾ ਕਰਦੀ ਸਾਡੇ ਨਾਲ

ਹੁਣ ਮੇਰੀ ਕੁੜੀ ਰਹਿ ਕੇ ਆਈ, ਮੇਰੀ ਗੱਲ ਸੁਣ ਆਹ ਜਿਹੜਾ ਮੈਂ ਪਜਾਮਾ ਪਾਇਆ, ਇਹ ਟੀ-ਸ਼ਰਟ ਲਿਆਈ ਮੇਰੇ ਲਈ, ਪਜਾਮਾ ਲਿਆਈ, ਮੇਰੀ ਕੁੜੀ ਨੂੰ ਦੋ ਸੂਟ ਲੈ ਕੇ ਦਿੱਤੇ। ਆਚਾਰ ਲੈ ਕੇ ਆਈ, ਤੈਨੂੰ ਪਤਾ ਬੱਤੀ ਚੀਜ਼ਾਂ ਲੈ ਕੇ ਆਉਂਦੀ ਹੈ ਅਤੇ ਮੈਂ ਵੀ ਉਹਨੂੰ ਬੜਾ ਦਿੰਦੀ ਹਾਂ ਅਗਾੜੀ

ਆਹੋ ਜੇ ਕੋਈ ਕਰੀਏ ਤੇ ਫੇਰ ਹੀ ਕੋਈ ਕਰਦਾ ਹੈ

ਜੇ ਕੱਪ ਵਾ ਤਾਂ ਕੱਪ ਲੈ ਗਈ ਹੈ, ਜੇ ਕੋਈ ਚੀਜ਼ ਉਹਨੂੰ ਪਸੰਦ ਆ ਗਈ ਜਾਂ ਕੋਈ ਚੁੰਨੀ ਕੋਈ ਜਿਦਾਂ ਮਰਜ਼ੀ ਉਹਨੇ ਕਹਿਣਾ ਮੈਨੂੰ ਦੇ ਦਿਉ, ਮੈਂ ਕਹਿਣਾ ਲੈ ਜਾ

ਮੈਂ ਵੀ ਨਹੀਂ ਕਦੀ ਨਾਂਹ ਕੀਤੀ, ਜੇ ਉਹ ਮੇਰੇ ਨਾਲ ਉਹ ਕਰਦੀ ਨਾ ਮਾਵਾਂ ਵਾਂਗੂੰ ਮੈਂ ਉਹਨੂੰ ਮਿਲਣੀ ਆਪਣੀ ਨਨਾਣ ਨੂੰ

ਹੈ ਵੀ ਸਾਰਿਆਂ ਨਾਲੋਂ ਵੱਡੀ ਸਾਰਿਆਂ ਨਾਲ ਬੜਾ ਕਰਦੀ ਸੀ ਆਹੋ ਕਰਦੀ ਬੜਾ ਵਾ ਸਾਰਿਆਂ ਨਾਲ ਤੈਨੂੰ ਪਤਾ ਹੀ ਹੈ ਉਹਦਾ ਹਿਸਾਬ ਕਿਤਾਬ ਹੋਰ ਹੀ ਹੈ

ਜੇ ਉਹ ਕਹਿੰਦਾ ਸਗੋਂ ਫੇਰ ਵੀ ਮੈਂ ਮਾੜਾ ਮੋਟਾ ਚੱਲ ਮੈਂ ਕੱਟ-ਕੁੱਟ ਜਾਂਦੀ ਰਹੀ ਹੁਣ ਕਰਦੀ ਰਹੀ ਹੈ ਜੇ ਉਹ ਸਾਡੀ ਮੰਮੀ ਏਦਾਂ ਹੋਈ ਨਾ ਉਸ ਤੋਂ ਬਾਅਦ ਨਹੀਂ ਉਹਨੂੰ ੋਪੁੱਛਾ ਦਿੱਤਾ ਉਸ ਤੋਂ ਬਾਅਦ ਹੁਣ ਦੀਦੀ ਮੈਂ ਚੁੰਨੀ ਲੈ ਕੇ ਦਿੱਤੀ ਇੱਕ, ਸੱਤਾਂ ਕੱਪਾਂ ਕੱਪਾਂ ਦਾ set ਲੈ ਕੇ ਦਿੱਤਾ, ਨਾਲ purse ਜਿਹਾ ਇਹ ਕਹਿੰਦੀ ਹੈ ਬੜਾ ਸੋਹਣਾ ਲੱਗਦਾ ਉਹਦੇ ਨਾਲ ਦਾ ਫੇਰ ਮੈਂ purse ਜਿਹਾ ਲਿਆ ਕੇ ਦਿੱਤਾ।

ਫੇਰ ਉਹਨੂੰ ਮੈਂ ਕੀ ਨਾਂ ਲੈਂਦੇ ਉਹਦਾ ਸੋ ਇੱਥੋ ਤੱਕ ਕਿ ਬਈ ਜਿਹੜੀ ਵੀ ਚੀਜ਼ ਸੂਰਮਿਆਂ ਤੱਕ ਜਿਹੜੇ ਮਤਲਬ ਕਿ ਮਹਿੰਦੀਆਂ ਤੱਕ, ਵੀ ਮੈਂ ਲਿਆ ਕੇ ਰੱਖੀ ਹੋਏਗੀ ਨਾ, ਤੇ ਉਹ ਵੀ ਮੈਂ ਪਾ ਕੇ ਲੈ ਜਾਂਦੀ ਹਾਂ ਬਈ ਚੱਲ ਕੋਈ ਨਹੀਂ ਲਾਉਂਦੀ ਹੈ ਉਹ,

ਆਹੋ ਫੇਰ ਉਸ ਤਰ੍ਹਾਂ ਹੀ ਹੈ ਨਾ,

ਹਾਂ ਹਾਂ ਨਹੀਂ ਉਹ ਕਹਿੰਦਾ ਬੜੀ ਬਰਫ ਪੈਂਦੀ ਹੈ ਇੱਧਰ ਉਹ ਕਹਿੰਦਾ ਬੜਾ ਠੰਢ ਹੀ ਹੋ, ਡਿਆ ਹੈ ਫੋਨ ਕਰਨ ਕਹਿੰਦਾ ਮਾਮੀ ਬੜੀ ਠੰਢ ਹੈ ਇੱਧਰ

ਹੋਰ ਵਧੀਆ ਬਸ ਵਧੀਆ ਹੀ ਚਾਹੀਦਾ ਚੱਲ ਅੜੀਏ ਜੇ ਧੀਆਂ ਦਾ ਕਰੀਏ ਤਾਂ ਧੀਆਂ ਦਾ ਦਿੱਤਾ ਕਦੀ ਨਹੀਂ ਜਾਂਦਾ, ਕਦੇ ਨਾ ਕਦੇ, ਹੈ ਦੀਦੀ ਮੁੱਲ ਮੋੜਦਾ ਰੱਬ

ਧੀਆਂ ਦਾ ਤੇ ਚਿੜੀਆਂ ਖਾਧਾ, ਚਿੜੀਆਂ ਧੀਆਂ ਦਾ ਚਿੜੀਆਂ ਦਾ ਖਾਧਾ ਨਹੀਂ ਘਰੋ ਮੁੱਕਦਾ

ਜੇ ਕਰਨ ਤੇ ਆਈ ਕਰ ਦਿੰਦੀ ਤੇ ਅਸੀਂ ਕਰਦੇ ਹਾਂ ਨਾ ਇਹਦੇ ਨਾਲ ਅਤੇ ਇੱਕ ਉਹ ਸਾਰਿਆਂ ਨੂੰ ਕਹਿ ਦਿੰਦੀ ਮੈਨੂੰ ਮਾਂ ਨਹੀਂ ਚੇਤੀ ਆਉਂਣ ਦਿੰਦੀ, ਚਾਚੇ ਤਾਏ ਵੀ ਬਥੇਰਾ ਕਰਦੇ ਹੈ

ਤੂੰ ਇਹ ਗੱਲ ਕਹਿੰਦੀ ਤੇਰੀਆਂ ਦੋ ਨਨਾਣਾਂ, ਦੋਵਾਂ ਨੂੰ ਹਜੇ ਤੱਕ ਕਿਤੇ ਕਹਿ ਚੰਗਾ ਵਧੀਆ ਮਿਲਣ ਡੇਈਂ

ਨਾਲੇ ਆਪਣੀਆਂ ਨੂੰ ਆਪ ਦੋਹਾਂ ਨੂੰ ਵਧੀਆ ਮਿਲਣ ਡੇਈ ਹਰ ਇੱਕ ਗੱਲ ਤੇ ਨਹੀਂ ਰਹਿਣ ਦਿੰਦੇ

ਹਾਂ ਹੁਣ ਹਾਂ ਵਾਲਾ ਚਾਚੇ ਹੁਣੀ ਜੇ ਕਿਤੇ ਜਾਏ ਚਾਚੇ ਨੇ ਆਹ ਜਦੋਂ ਵੀਰੋ ਦੇ ਦੂਜੇ ਕਹਿਣਗੇ ਅੱਜ ਤੇਰੀ ਰੋਟੀ ਸਾਡੇ ਵੱਲ ਹੋ,